ਇਸ ਸੰਬੰਧ ਵਿੱਚ ਯੂਨੈਸਕੋ ਦਾ ਕਹਿਣਾ ਹੈ ਕਿ ਬੱਚਿਆਂ ਦੀ ਸਿੱਖਿਆ ਲਈ ਸਭ ਤੋਂ ਵਧੀਆ ਮਾਧਿਅਮ ਉਸਦੀ ਮਾਤ ਭਾਸ਼ਾ ਹੈ ਮਨੋਵਿਗਿਆਨਕ ਤੌਰ ਤੇ

ਕੰਮ ਕਰਦਾ ਹੈ ਵਿਦਿਅਕ ਤੌਰ ਤੇ ਉਹ ਇਸ ਰਾਹੀਂ ਕੋਈ ਵੀ ਚੀਜ਼ ਅਣਜਾਣੇ ਮਾਧਿਅਮ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਸਿੱਖਦਾ ਹੈ। ਇਸ ਆਧਾਰ ਤੇ ਦੁਨੀਆਂ ਦੇ ਬਹੁਤ ਸਾਰੇ ਦੇਸਾਂ ਵਿੱਚ ਹੋਏ ਵਿਸਤ੍ਰਿਤ ਤਜ਼ਰਬਿਆਂ ਨੇ ਸਿੱਧ ਕੀਤਾ ਹੈ ਕਿ ਹਰ ਪ੍ਰਕਾਰ ਦੇ ਗਿਆਨ, ਵਿਗਿਆਨ ਦੀ ਸਿੱਖਿਆ ਲਈ ਮਾਤ ਭਾਸ਼ਾ ਤੋਂ ਵੱਧ ਕਾਰਗਰ ਹੋਰ ਕੋਈ ਸਾਧਨ ਨਹੀਂ ਦੁਨੀਆਂ ਵਿੱਚ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਜਿਹਨਾਂ ਖਿੱਤਿਆਂ ਵਿੱਚ ਉਹ ਪ੍ਰਚਲਿਤ ਹਨ, ਉੱਥੋਂ ਦੇ ਲੋਕਾਂ ਦੇ ਵਿਚਾਰਾਂ ਤੇ ਭਾਵਾਂ ਨੂੰ ਪ੍ਰਗਟ ਵਿੱਚ ਪੂਰੀ ਤਰ੍ਹਾਂ ਸਮਰਥ ਹੁੰਦੀਆਂ ਹਨ ਕੋਈ ਭਾਸ਼ਾ ਵੀ ਅਮੀਰ ਜਾਂ ਗ਼ਰੀਬ ਨਹੀਂ ਹੁੰਦੀ, ਸੇਖ ਫ਼ਰੀਦ ਗੁਰੂ ਸਾਹਿਬਾਂ, ਸੂਫੀਆਂ, ਕਿੱਸਾਕਾਰਾਂ ਤੇ ਅਮੀਰ ਆਧੁਨਿਕ ਸਾਹਿਤ ਦੀ ਮਾਲਕ ਤੇਰਾਂ ਕਰੌੜ ਲੋਕਾਂ ਦੀ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਉੱਤਰੀ ਭਾਰਤ ਦੇ ਵੱਡੇ ਹਿੱਸੇ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਯੂਰੀਪਅਨ ਤੇ ਅਮਰੀਕੀ ਦੇਸਾਂ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਕਿਸੇ ਵੀ ਤਰ੍ਹਾਂ ਗ਼ਰੀਬ ਤੇ ਮਾੜੀ ਭਾਸ਼ਾ ਨਹੀਂ ਹੋ ਸਕਦੀ। ਇਹ ਸਦੀਆਂ ਤੋਂ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਤੇ ਉਹਨਾਂ ਨੂੰ ਸਾਰੀਆਂ ਮੁਹਾਰਤਾਂ ਦਿਵਾਉਣ ਵਿੱਚ ਸਮਰਥ ਹੈ।

ਭੰਡਾਰ ਤੇ ਨਵੇਂ ਸ਼ਬਦ ਸਿਰਜਣ ਦੀ ਸਮਰਥਾ ਹੈ, ਸਿਰਫ਼ ਇਸਨੂੰ ਸਮਝਣ ਤੇ ਸਾਹਮਣੇ ਲਿਆਉਣ ਦੀ ਇੱਛਾ ਸ਼ਕਤੀ ਦੀ ਜ਼ਰੂਰਤ ਹੈ ਜੇਕਰ ਅਸੀਂ ਕਿਸੇ ਦੋ ਜਾਂ ਤਿੰਨ ਭਾਸ਼ਾਵਾਂ ਦੇ ਵਿਆਕਰਨਾਂ ਵੱਲ ਧਿਆਨ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੇਵਲ ਕੁੱਝ ਸ਼ਬਦਾਵਲੀ ਦਿਖਾਈ ਨਾ ਦੇਣ ਕਰਕੇ ਜਾਪਦਾ ਹੈ ਕਿ ਕੋਈ ਭਾਸ਼ਾ ਵਿਗਿਆਨ ਦੀ ਤਕਨੀਕੀ ਸ਼ਬਦਾਵਲੀ ਤੋਂ ਊਣੀ ਹੈ, ਤੇ ਉਹ ਵਿਗਿਆਨੀ ਤੇ ਤਕਨੀਕੀ ਵਿਸ਼ੇ ਪੜ੍ਹਾਉਣ ਲਈ ਯੋਗ ਤੇ ਸਮਰਥ ਨਹੀਂ ਹੈ ਪ੍ਰੰਤੂ ਇਹ ਬੇਸਮਝੀ ਵਾਲਾ ਵਿਚਾਰ ਹੈ ਅਸਲ ਵਿੱਚ ਸਾਨੂੰ ਸਾਰੀਆਂ ਭਾਸ਼ਾਵਾਂ ਇੱਕੋ ਸਮਰਥ ਹੁੰਦੀਆਂ ਹਨ, ਤੇ ਉਹਨਾਂ ਦੇ ਸ਼ਬਦਾਂ ਕੁੱਝ ਧਾਤੂਆਂ ਅਤੇੇ ਅਗੇਤਰਾਂ, ਪਿੱਛੇਤਰਾਂ ਵੱਲ ਅਹ ਦੀ ਵਰਤੋਂ ਨਾਲ ਬਣੇ ਹੁੰਦੇ ਹਨ ਸਾਨੂੰ ਚਾਹੀਦਾ ਹੈ ਕਿ ਮਾਤ ਭਾਸ਼ਾ ਨੂੰ ਪਹਿਲ ਦੇਣੀ ਚਾਹੀਦੀ ਹੈ ਧੰਨਵਾਦ।

ਬਸ ਵਧੀਆ ਤੁਹੀਂ ਸੁਣਾਉ ਕਿਦਾ?

ਤਾਂਡੇ ਤੋਂ ਵੀ ਜਿਆਦਾ।

ਤੇ ਮੈਂ ਤਾਡੇ ਕੋਲ ਸਿੱਖੀ ਸਰਮ ਸੁਰਮ ਲਾਉਣੀ।

ਬੰਦਾ ਟੈਮ ਨਾਲ ਫੋਨ ਕਰ ਲੈਂਂਦਾ।

ਪਤਾ ਵਾ ਕਿ ਬਾਹਰ ਗਏ ਆ ਤੇ ਹੁਣ ਏਦਾ ਮਤਲਬ ਇਹ ਤਾਂ ਨੀ ਕਿ ਤੁਹੀਂ ਫੋਨ ਅੱਧੀ- ਅੱਧੀ ਰਾਤ ਕਰੋ। ਰੋਰ ਹਾਡੇ ਇੱਧਰ ਦਿਨ ਚੜਿਆ ਨਾ ਹੁਣ ਤੇ ਤਾਂਡੇ ਰਾਤ ਪੈ ਗਈ ਤੇ ਮੈਂ ਕਿਹਾ ਚੱਲ ਹਾਡੇ ਦਿਨ ਚੜਿਆ, ਫੋਨ ਹੀ ਕ ਹਾਂ ਤੇ ਹਾਡੇ ਸੋਣ ਦਾ ਵੇਲਾ ਹੋਗਿਆ ਨਾ। ਅਹ ਪਾਪਾ ਤਾਂ ਸਵੇਰ ਦੀ ਰੋਟੀ ਡੇ ਆ ਬਨਾਉਣ। ਆਹੋ ਅਹੀਂ ਕਲੇਜਾ ਨੀ ਫਰਾਈ ਕੀਤਾ। ਕਲੇਜਾ ਕਿਦਾ ਫਰਾਈ ਕਰਨਾ ਹੀ ਭੈਣੇ। ਨੀ ਮਾਈ ਗੁਰੂ ਨੂੰ ਕਿੰਨਾ ਕ ਚਿਰ ਹੋਗਿਆ ਮਰੇ ਨੂੰ ਭਲਾ। ਮੈਂ ਕਿਹੜਾ ਜਨਾਨੀ ਐ ਉਦੀ ਦੱਸ ਕੇ ਪੁੱਛਣਾ ਸੀ ਗੁਰੂ ਘਰ।

ਕਿ ਹੈਰੀ ਠੀਕ ਐ ਮੈਂ । ਤੇ ਮੈਂ ਉਨੂੰ ਕਿਹਾ ਹੈਰੀ ਠੀਕ ਐ, ਹੈਰੀ ਵੱਲ ਜਾਣਾ ਤੁਵੀਂ ਪਤਾ ਪੁਤਾ ਲੈਣ।

ਹਾਏ ਹਾਏ ਫਿਰ ਵੀ ਤੁਰ ਤਿਆਰ ਹੀ ਨੀ ਆਉਣ ਦੀ ਹੀ। ਨੀ ਸਿੰਗਾਰੇ ਦਾ ਹਾਲ ਐ ਓ ਤਾਂ ਕਹਿੰਦੇ ਖਰੇ ਕੱਦੂ ਚ ਰਹਿ ਗਿਆ ਹੀ ਭੈਣਾਂ। ਨੀ ਸਿੰਗਾਰਾ ਮਰ ਗਿਆ। ਉਨੂੰ ਤੇ ਬੜਾ ਚਿਰ ਹੋਗਿਆ , ਮੈਨੂੰ ਨੀ ਫਿਰ ਪਤਾ।

ਮਿਨੂੰ ਨੀ ਪਤਾ ਫਿਰ। ਕਿਹੇ ਰੋਜ਼ ਨੂੰ ਤੂੰ ਆਪਣੇ ਆਪ ਭੁੱਲ ਜਾਣਾ ਮੇਰੇ ਸਾਬ ਨਾਲ। ਅੱਛਾ ਤੇ ਕਰਤਾਰ ਤੇ ਪਿਆਰੀ, ਉਹ ਤੇ ਹੈਗੀਆ। ਉਹ ਤੇ ਮੈਂ ਕਮਰੇ ਚ ਘੁੱਟ ਘੁੱਟ ਮਿਲਦੇ ਦੇਖੇ ਸੀ ਹੁਣ ਮਨ ਮਰ ਗਿਆ। ਕਬਰਾਂ ਚ ਮਿਲਦੇ ਵੇਖੇ ਨਾ, ਮਰੇ ਵੇਖੇ ਹੋਣੇ ਜੀਵੇ ਥੋੜੀ।

ਕਿੱਥੇ ਕੁੰਡੀ ਜਿਹੀ ਫੜ ਕੇ ਤੁਰੀ ਫਿਰਦੀ ਐ। ਮੈਂ ਉਹੀ ਤੇ ਕਿਹਾ ਮਰਜਾ ਤੇ ਉੰਨੇ ਹੁਣ ਕੀ ਕਰਨਾ। ਉਹ ਆਪਣੀ ਨੂੰਹ ਦਾ ਸੀਨ ਵਹਿੰਦੀ ਐ ਰੋਜ਼। ਆਹੋ ਤੇ ਭੈਣਾਂ ਸੱਸ ਓਦੀ ਕਹਿੰਦੀ ਬੜਾ ਰੋਲਾ ਰੁਲਾ ਪਾਉਂਦੀ ਤੂੰ ਆਹੋ ਤੇ ਕਹਿੰਦੀ ਦੋਵੇਂ ਰੱਖਣੀਆਂ ਹੁਣ।

ਨੀ ਅੜੀਏ ਮਾਈ ਇਨਾਂ ਨੇ ਬੜਾ ਕੀਤਾ ਵਿਚਾਰੀ ਦਾ।

ਇੱਧਰੋਂ ਜਦੋਂ, ਇੱਧਰ ਕੀਤੇ ਗਈ ਨਾ ਸਲਾਮਤ ਘਰ ਗਈ ਹੀ ਤੇ ਬਾਂਹ ਫੜ ਕੇ ਗਈ ਸਾਰਿਆ ਸਾਹਮਣੇ ਗਲੀ ਚ ਬਾਂਹ ਚ ਬਾਂਹ ਪਾਈ ਤੇ ਫਿਰ ਗਈ ਓਦੇ ਨਾਲ। ਕਿ ਬੋਟ ਵਾਂਗੂ ਮੂੰਹ ਜਿਹੜਾ ਅੱਡ ਸੜਦਾ ਦੰਦਲੂ ਜਿਹਾ। ਬੋਟ ਵਾਂਗੂ ਮੂੰਹ ਸਾਨੂੰ ਤਾਂ ਫਿਰ ਵੀ ਜੱਚਦਾ ਫੱਬਦਾ ਹੀ ਕਿਤੇ ਆ ਬ ਰਿੱਛ ਜਿਹਾ ਇੰਨੇ ਪਤਾ ਨੀ ਕਿੱਥੋਂ ਖਰੀਦ ਲਿਆ ਹੁਣ। ਰਿੱਛ ਤੇ ਮੂੰਹ ਇਹ ਕਿਦਾ ਅੱਡ ਸਕਦਾ, ਮੂੰਹ ਅੱਡ ਸਕਦਾ ਪੂਰੀ ਤਰਾਂ।

ਟੁੱਟਾ-ਟੁੱਟਾ ਕੰਮ ਕਰ ਲਿਆ ਕਰੋ ਨਾ ਘਰੇ ਉਹ ਪਤਾ ਨੀ ਕਿੰਨੀ ਕ ਮੈਲੀ ਆ ਜੂ ਤ ।

ਸਾਲੀ ਵੀ ਨੀ ਓਦੀ ਜਾਂਦੀ। ਨਹੀਂ ਉਹ ਤੇ ਵਿਚਾਰੀ ਨਾ ਮਜਬੂਰ ਐ, ਓਦੀ ਕਹਾਣੀ ਮੈਨੂੰ ਪਤਾ ਘਰ ਦੀ।

ਅੜੀ ਓਦੇ ਭਰਾ ਨੇ ਕਾਟ- ਕੁਟ ਨੀ ਲਏ ਓਨੇ ਅਭੀ ਦੇ। ਤੇ ਲੜਾਈ ਹੋਗੀ ਸੀ ਤੇ ਉਹਨਾਂ ਦੀ ਰੋਂਦੀ ਰਹਿੰਦੀ ਐ ਓੱਥੇ ਈ। ਇੱਥੇ ਵੀ ਰੋਂਦੀ ਰਹਿੰਦੀ ਆ ਫਿਰ।

ਵਿਆਹ ਵਿਓ ਕਹਿੰਦੀ ਮੈਂ ਨਹੀਂ ਕਰਾਉਣਾ। ਐਦਾ ਫਿਰ ਕਹਿ ਫਿਰ ਸਾਰੀ ਉਮਰ ਲੈ ਤਰਲੇ।

ਤਾਂ ਹੀ ਲੋਕੀ ਕਹਿੰਦੇ ਅਜੇ ਵੀ ਨਹੀਂ ਰੱਖਣੀਆ ਖਰੇ।

ਹਾਏ ਜਿਦਾ ਮੋਮ ਬੜਾ ਮੈਨੂੰ ਬੁਰਾ ਲੱਗਦਾ ਹੀ ਭੈਣਾਂ। ਉਹ ਕੰਮ ਤੇ ਜਾਂਦੀ ਤੇ ਉੱਥੇ ਵੀ ਬਹਿੰਦਾ ਹੀ ਦੁਕਾਨ ਦੇ ਦੁਆਲੇ ਪਤਾ ਨੀ ਕੰਮ ਕਰਦਾ ਕੀ ਨਹੀਂ ਕਰਦਾ। ਹਮ ਆਪਦੀ ਅੋਰਤ ਨੂੰ ਛੱਡ ਕੇ ਇੰਨਾਂ ਨਾਲ ਮੋਟਰਸਾਈਕਲ ਤੇ ਆਉਂਦਾ ਬੁਲਟ ਤੇ ਬੈਠਾ ਹੁੰਦਾ ਬਹੁਤ ਬੁਰਾ ਲੱਗਦਾ ਮਿਨੂੰ।

ਹੋਰ ਹੀ ਤਰਾਂ ਦਾ ਤੂੰ ਪਤਾ ਨੀ ਕਿਦਾ ਸੋਂਦੀ ਐ ਨਾਲ।

ਹਮ ਸੋਂਦੀ ਵੀ ਤਾਂ ਇੱਥੇ ਈ। ਆਹੋ ਭੈਣਾਂ ਪਰਸੋਂ ਕ ਚੋਥ ਮੈਂ ਘਰ ਗਈ ਉਨਾਂ ਦੇ ਤੇ ਮਾਹਾ ਓਦੀ ਗੋਦੀ ਚ ਸਿਰ ਰੱਖਿਆ ਓਨੇ ਸਪਨਾ ਨੇ ਆਪਣਾ ਸਿਰ ਓਦੀ ਗੋਦੀ ਚ ਰੱਖਿਆ। ਪ੍ਰਿਆ ਤੇ ਪ੍ਰਿਆ ਲਾਗੇ ਲਾਗੇ ਝਾੜੂ ਫੇਰਨ ਦੀ, ਕੋਈ ਸ਼ਰਮ ਨੀ ਕੋਈ ਕੁੱਝ ਨੀ।

ਓ ਸਰੇਆਮ ਵਿਹੜੇ ਚ ਬੁੱਗੀਆ ਕਰ ਸਕਦੇ ਤੇ ਓਹ ਗੋਦੀ ਚ ਸਿਰ ਕਿਉਂ ਨੀ ਰੱਖ ਸਕਦੇ। ਮੈਂ ਨੀ ਜਾਂਦੀ। ਆਹੋ ਸਹੀ ਗੱਲ ਵਾ ਇਦਾ ਈ ਏ ਕੰਮ।

ਹੋਰ ਸਹੀ ਗੱਲ ਆ। ਕਿਹੇ ਗਰੀਬ ਦੇ ਕੰਮ ਆਉਣਾ ਚਾਹੀਦਾ। ਅਹ ਇਹ ਕੁੱਤਿਆ ਨੇ ਵੀ ਨੀ ਖਾਣਾ। ਅੱਜ ਵੀ ਇਦੇ ਕੰਮ ਆਉਂਦਾ ਹੁਣਾ। ਅਹ ਸਪਨਾ ਅਜੂ ਦੇ ਕੰਮ ਆਉਣ ਡੀ ਆ ਓਨੂੰ ਮੈਂ। ਹੋਰ ਹੋਰ।

ਮੋਜਾਂ ਮਾਨਣ ਦੋ।

ਵਾਰ ਵਾਰ ਦਿਨ ਨੀ ਆਉਣੇ।

ਤੇ ਓਦੇ ਘਰਦੇ ਨੀ ਮੰਨਦੇ ਤੇ ਇੱਥੇ ਰਹਿਣ ਦਿੰਦੇ। ਸਵੇਰੇ ਭੈਣਾਂ ਟੀ ਸਰਟ ਓਨੇ ਪਾਈ ਕਿਤੇ ਕਿ ਗੋਡਿਆ ਗੋਡਿਆ ਤੱਕ ਜਿਦਾ ਕੁੜੀ ਦਾ ਕਿਹੇ ਨੇ ਟੋਪ ਪਾਇਆ ਵਾ।

ਆਹੋ ਤੇ ਓਦੀ ਤਲਾ। ਮੁੰਡੇ ਮਾਡੇ ਪਤਾ ਕੀ ਸਲਾਹ ਬਨਾਉਣ ਦੇ ਹੀਗੇ। ਆਹੋ ਕੱਢਣਾ ਵੇਖੀ ਲੋਕਾਂ ਨੇ।

ਕੱਢਣਾ ਵੇਖੀ ਲੋਕਾਂ ਨੇ।

ਮੁੰਡਿਆ ਪਤਾ ਨੀ ਕੀ ਸਲਾਹ ਪੁੱਠੀ ਪੁੱਠੀ ਬਨਾਉਣ ਡੇ ਹੀ ਅਸੀਂ ਕਹਿ ਦੇਣਾ ਉਹ ਏਦਾ ਕਰਨ ਡਿਆਂ ਏ।

ਹਮ ਅਜੂ ਸਾਡੇ ਆਲਾ ਕਿਦਨ ਦਾ ਓਦੇ ਮਗਰ ਪਿਆ ਓਦੇ।

ਅਹ ਹਮ ਚੱਲ ਤਾਈ ਤੁਹਾਨੂੰ ਕੀ ਲੋੜ ਏ, ਮੂੰਹ ਦੇ ਗਾੜੀ ਆਉਣ ਦੀ, ਜਦੋਂ ਓਦੇ ਆਪਣੇ ਨੀ ਕਹਿੰਦੇ। ਤੇ ਜਾਣ ਕੇ ਇਹ ਇਹ ਹੈਨੀ ਹੀ ਓਦਨ ਮਾਤਾ ਵਾਲੀ ਗੱਲ ਹੋਈ, ਨਿਆਣੇ ਮੂੰਹ ਗਾੜੀ ਆਗੇ ਹੀ ਖਰੇ ਜਾਣ ਕੇ। ਨਹੀਂ ਇੰਨਾਂ ਦੇ ਜਦੋਂ ਆਪਣੇ ਹੀ ਓਦੇ ਕਹਿੰਦੇ ਹਨਾਂ ਤੇ ਓਨਾਂ ਦੇ ਵੀ ਹੈ ਹੀ ਐ ਮੰਨੇ- ਮੁਨੇ, ਰਾਹੁਲ- ਰੁਹਲ ਹੁਣੀ। ਆਪਣੇ ਸਾਰੇ ਸਪੋਟ ਦਿੰਦੇ ਓਨੂੰ। ਆਹੋ ਉਹ ਨੀ ਕੁੱਝ ਵੀ ਕਹਿੰਦੇ, ਕਹਿੰਦੇ ਤਾਂ ਕਰਨ ਦੋ। ਪਹਿਲਾਂ ਚੋਰੀ ਆਉਂਦਾ, ਹੁਣ ਸਰਿਆਮ ਆਉਂਦਾ ਹਰਾਮਦਾ। ਹੈਲੋ। ਹਮ ਹਮ ਮੈਂ ਕਿਹਾ ਪਹਿਲਾਂ ਚੋਰੀ ਆਉਂਦਾ ਰਿਹਾ, ਹੁਣ ਸਰਿਆਮ ਆਉਂਦਾ।

ਬੂਟੇ ਦਾ, ਕਰਨ ਤੇ ਸਪਨਾ ਮਤਲਬ। ਇਹ ਕਹਿੰਦੇ ਦੋਵੇਂ ਵਧੀਆ ਵਧੀਆ ਲਾਈਫ ਦੇ ਹੇ ਕੱਟਣ। ਹਮ ਤਾਂਵੀ ਓਦੇ ਨਾਲ ਕੀ ਲਿੰਕ ਆ।

ਬੂਟੇ ਦਾ ਮੁੰਡਾ ਵੀ ਅਸ਼ ਪ੍ਰਸਤੀ ਬੜੀ ਕਰਦਾ ਵਾ, ਪਾਉਣਾ, ਲਾਉਣਾ, ਪੈਹਾ ਧੇਲਾ ਮਤਲਬ ਕੀ ਖਰਚਣਾ ਵਧ।

ਇੱਕ ਸੇਡ ਤੇ ਹੀ ਉਹ ਕੁੜੀ ਉਨਾਂ ਦੀ ਤੇ ਇੱਕ ਸੇਡ ਤੇ ਹੀ ਉਹ ਤੇ ਤੁਰੇ ਆਣ ਦੇ ਹੀ ਤੇ ਓਨੇ ਪਜਾ ਦੂਜੇ ਸਪਨਾ ਨੇ ਵੀ ਪਜਾਮਾ ਪਜੁਮਾ ਪਾਇਆ ਹੀ ਤੇ ਦੂਜਾ ਓਨੇ ਵੀ ਪਜਾਮਾ ਪਜੁਮਾ ਪਾਇਆ ਹੀ। ਤੇ ਕਹਿੰਦੇ ਫਰੀ ਲਾਈਫ ਕਿੰਨਾ ਦੀ ਏ।

ਵੋ ਭਾਏ ਸਾਰਿਆ ਨੋ ਜਿਆਦਾ ਦੁੱਖੀ ਹੋਣ ਵਿਚਾਰੇ। ਹੈ ਕਿ ਨਹੀਂ। ਹਾਂ। ਹਾਂਜੀ ਹਾਂਜੀ। ਆਹੋ ਉਹ ਭਾਏ ਸਾਰਿਆ ਨਾ ਦੁੱਖੀ ਹੋਣ।

ਠੀਕ ਆ ਮਿਨੂੰ ਤੁਹੀਂ ਦੱਸਿਆ। hello hello

ਹਮ good day

ਹੈਲੋ। ਹਾਂਜੀ ਹਾਂਜੀ। ਮੈਂ ਕਿਹਾ ਸੋ ਗਈ ਆ। ਨਹੀਂ ਨਹੀਂ ਸੁੱਤੇ ਨੀ ਬਸ ਅੱਖ ਲੱਗਣ ਦੀ ਸੀਗੀ ਚੱਲ ਠੀਕ ਐ ਮੈਂ ਕਰਨੀ ਆ ਸਵੇਰੇ ਫੋਨ।

ਕਿੰਨੀਆ ਹੋਗੀਆ।

ਹਾਂ ਰਿਤਿਕ ਸਲਾਮ ਸਲਾਮ hello ਠੀਕ ਆ ਤੂੰ ਸੁਣਾ ਠੀਕ ਆਂ? ਹਾਂ ਠੀਕ ਹਾਂ, ਤੂੰ ਦੱਸ ਕਿਵੇਂ

ਇੱਕ ਨਾਟਕ ਬੜਾ ਵਧੀਆ ਸੀ ਕੁਲਫ਼ੀ ਵਾਲਾ ਹੋਇਆ ਫਿਰ ਉਹ ਜਿਹੜਾ ਹੁੰਦਾ ਨੀ ਕੁੰਮ ਕੁੰਮ ਭਾਗਯ ਜੀ TV ਤੇ

ਦਸ ਗਿਆਰਾਂ ਵਜੇ ਤੱਕ ਤਾਂ ਆਪਾਂ TV ਵੇਖਦੇ ਇੱਕ ਉਹ ਨੀ ਆਉਂਦਾ ਕਲਰਸ ਤੇ ਕਸਮ ਤੇਰੇ ਪਿਆਰ ਕੀ

ਕਸਮ ਡਰਾਮਾ ਨੀ ਆਉਂਦਾ ਆਹੋ ਆਉਂਦਾ ਉਹ ਵੀ ਉਹ ਬੜਾ ਸੋਹਣਾ ਲੱਗਦਾ ਈ

ਆਹੋ

ਦਾਲ ਚੌਲ ਬਣਾਏ ਨਾਲ ਫੁਲਕੇ। ਆਪਾਂ ਕੱਲ੍ਹ ਬਣਾਏ ਤੁਸੀਂ ਅੱਜ ਬਣਾ ਲਏ ਜੇ।

ਕੁਛ ਨੀ ਮੈਂ ਬੈਠਾ ਸੀ, ਦੁਆ ਲੱਗਾ ਸੀ ਕਰਨ ਤੇ phone ਤੇਰਾ ਆ ਗਿਆ, ਮੰਮੀ ਕਹਿੰਦੀ ਗੱਲ ਕਰ ਲਾ ਮੰਮੀ ਕੋਲ ਹੀ phone ਅੱਛਾ ਤੇਰੇ ਮੰਮੀ daddy ਠੀਕ ਆ? ਹਾਂ ਸਾਰੇ ਠੀਕ ਆ ਤੂੰ ਦੱਸ ਤੇਰਾ ਪਰਿਵਾਰ

ਹਾਂ